ਜਿਵੇਂ nineteen forty seven ਦੇ ਵਿੱਚ ਮਤਲਬ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣਿਆ ਗਿਆ ਸੀ ਉਹਨਾਂ ਨੂੰ ਤੇ ਜਦੋਂ ਉਹ ਕਾਂਗਰਸ ਪਾਰਟੀ ਪਾਰਟੀ ਨੇ nineteen fifty-five ਦੇ ਵਿੱਚ ਭਾਰਤ ਦਾ ਪਹਿਲਾ ਆਮ ਚੁਣਾਵ ਜਿੱਤਿਆ,

ਫਿਰ ਉਹਨਾਂ ਨੇ ਅੰਤਰ ਰਾਸ਼ਟਰੀ ਗੁੱਟ ਨਿਰਪੇਸ਼ ਅੰਦੋਲਨ ਸੰਸਥਾਪਕ ਦੇ ਇੱਕ ਅਹ ਮਤਲਬ ਉਹਨਾਂ ਵਿੱਚੋਂ ਇੱਕ ਸੀਗੇ। ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਇਹਨਾਂ ਦੇ ਅਗਰ ਜੀਵਨ ਦੀ ਗੱਲ ਕੀਤੀ ਜਾਏ ਤਾਂ ਹਨਾ ਇਹਨਾਂ ਨੇ ਜਿੱਦਾਂ ਕਿ ਜ਼ਰੂਰੀ ਲਿਖਤਾਂ ਵੀ ਸੰਪਾਦਿਤ ਕੀਤੀਆਂ ਨੇ ਤੇ ਇਹਨਾਂ ਦੀ ਜਿਹੜੀ ਜਵਾਹਰ ਲਾਲ ਨਹਿਰੂ ਜੀ ਦੀ ਅਹ ਜਨਮ ਬਾਰੇ ਜਿਵੇਂ Children's day ਮਨਾਇਆ ਜਾਂਦਾ ਹਨਾ main ਤੌਰ ਤੇ ਅਗਰ ਦੇਖਿਆ ਜਾਏ ਤੇ ਅਰਾ~ ਆਜ਼ਾਦੀ ਅੰਦੋਲਨ ਵਿੱਚ ਵੀ ਆਗੂ ਦੇ ਰੂਪ ਵਜੋਂ ਕੰਮ ਕੀਤਾ ਇਹਨਾਂ ਦੇ ਜੀਵਨ ਕਿੱਥੇ ਬ~ ਬੀਤਿਆ ਤੇ ਇਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਤੇ ਉਸ ਬਾਰੇ ਦੱਸੋਗੇ ਮੈਨੂੰ? ਹਾਂਜੀ ਜਿਵੇਂ ਜਵਾਹਰ ਲਾਲ ਨਹਿਰੂ ਦਾ ਜਨਮ ਇਲਾਹਾਬਾਦ ਦੇ ਧਨੀ ਵਕੀਲ ਮੋਤੀਲਾਲ ਨਹਿਰੂ ਦੇ ਘਰ ਹੋਇਆ ਸੀਗਾ ਤੇ ਇਹਨਾਂ ਦੇ ਮਾਤਾ ਦਾ ਨਾਮ ਸਵਰੂਪ ਰਾਣੀ ਨ~ ਨਹਿਰੂ ਸੀਗਾ, ਤੇ ਉਹ ਮੋਤੀਲਾਲ ਨਹਿਰੂ ਦੇ ਇਕਲੌਤੇ ਪੁੱਤਰ ਵੀ ਸੀਗੇ, ਤੇ ਉਹਨਾਂ ਤੋਂ ਇਲਾਵਾ ਮੋਤੀ ਲਾਲ ਨਹਿਰੂ ਦੀ ਤਿੰਨ ਬੇਟੀਆਂ ਵੀ ਸੀਗੀਆਂ, ਤੇ ਨਹਿਰੂ ਕਸ਼ਮੀਰੀ ਵੰਸ਼ ਦੇ ਸਾਰਸਵਤ ਬ~ ਬ੍ਰਾਣ ਸੀਗੇ। ਹਾਂਜੀ ਹਾਂਜੀ ਬਿਲਕੁਲ ਤੇ ਜਵਾਹਰ ਲਾਲ ਨਹਿਰੂ ਨੇ ਦੁਨੀਆਂ ਦੇ ਸਭ ਤੋਂ ਉੱਤਮ ਸਕੂਲਾਂ ਅਤੇ ਵਿਸ਼ਵਵਿਦਿਆਲਿਆ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ, ਤੇ ਉਹਨਾਂ ਨੇ ਆਪਣੀ ਸਕੂਲੀ ਸਿੱਖਿਆ ਹੈਰੋ ਤੋਂ, ਅਤੇ college ਦੀ ਸਿੱਖਿਆ ਟਰਿੰਟੀ college ਲੰਡਨ ਤੋਂ ਪੂਰੀ ਕੀਤੀ ਸੀ।

ਰਾਸ਼ਟਰਵਾਦ ਲਈ ਇੱਕ ਤਰਕਸੰਗਤ ਦ੍ਰਿਸ਼ਟੀਕੋਣ ਵੀ ਵਿਕਸਿਤ ਕੀਤਾ ਸੀ। ਤੇ ਸੰਜੇ ਜੋ ਕਿ ਭਾਰਤੀ ਦੀ ਸ਼ਕਲ ਜਾਂ ਕੁਨੀਨ ਜਮਜਾਤੀ ਤੇ ਸਭਿਆਚਾਰ ਦੇ ਇੰਕਲਾਬ ਦੇ ਵੀ ਖਿਲਾਫ਼ ਸਨ, ਤੇ ਪ੍ਰਧਾਨ ਮੰਤਰੀ ਨਹਿਰੂ ਨੇ ਬੋਧਿਕ ਵਿ~ ਅਹ ਵਿਸਤਾਰ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਮੁਹਿੰਮ ਜੋ ਕਿ ਹਿੱਸਾ ਲਿੱਤਾ ਤੇ ਇਮਾਰਤ ਦੇ ਚਰਿਤਰ ਨੂੰ ਅਹ ਬਦਲਣ ਦਾ ਵੀ ਫੈਸਲਾ ਕੀਤਾ ਸੀ ਤੇ ਜਵਾਹਰ ਲਾਲ ਨਹਿਰੂ ਦੀ ਇੱਕ ਜੋ ਕਿ children book trust ਦੁਆਰਾ ਇੱਕ ਅਹ ਇੱਕ ਪਿਤਾ ਵੱਲੋਂ ਆਪਣੀ ਧੀ ਨੂੰ ਵੀ ਚਿੱਠੀ ਲਿਖੀ ਉਸ ਬਾਰੇ ਵੀ ਦੱਸਿਆ ਗਿਆ, ਤੇ ਆਜ਼ਾਦੀ ਤੋਂ ਬਾਅਦ ਜਿੱਦਾਂ ਕਿ ਸਤੰਬਰ ਉੱਨੀ ਸੌ ਛਿਆਲੀ ਤੋਂ ਮਈ ਉੱਨੀ ਸੌ ਉਣੰਜਾ ਤੱਕ ਜਵਾਹਰ ਲਾਲ ਨਹਿਰੂ ਦੇ ਵਧੇਰੇ ਮਹੱਤਵਪੂਰਨ ਭਾਸ਼ਣਾਂ ਦਾ ਵੀ ਸੰਗ੍ਰਹਿ ਦੇਖਣ ਨੂੰ ਮਿਲਦਾ ਹੈ। ਤੇ ਜਿਸ ਤਰ੍ਹਾਂ ਕਿ ਇਹਨਾਂ ਨੇ ਜਵਾਹਰ ਲਾਲ ਨਹਿਰੂ ਨੇ ਉੱਨੀ ਬਾਰਾਂ ਵਿੱਚ ਭਾਰਤ ਦੇ ਪਰਤੇ ਤੇ ਵਕਾਲਤ ਵੀ ਕੀਤੀ ਹੈ ਨਾ, ਕੀ ਉਸ ਬਾਰੇ ਮੈਨੂੰ ਥੋੜ੍ਹਾ ਜਿਹਾ ਦੱਸੋਗੇ ਤੁਸੀਂ?

ਤੇ ਉਹਨਾਂ ਨੇ ਵਕਾਲਤ ਵੀ ਸ਼ੁਰੂ ਕਰਤੀ ਤੇ ਉਹਨਾਂ ਨੇ ਸੌ nineteen sixteen ਦੇ ਵਿੱਚ ਕਮਲਾ ਨਹਿਰੂ ਦੇ ਵਿਆਹ ਨਹਿਰੂ ਦੇ ਨਾਲ ਵਿਆਹ ਵੀ ਕੀਤਾ ਤੇ nineteen seventy ਦੇ ਵਿੱਚ Seventy ਦੇ ਵਿੱਚ ਜਵਾਹਰ ਲਾਲ ਨਹਿਰੂ ਰੂਲਿੰਗ ਦੇ ਵਿੱਚ ਸ਼ਾਮਿਲ ਹੋ ਗਏ ਤੇ ਰਾਜਨੀਤੀ ਵਿੱਚ ਉਹਨਾਂ ਨੇ ਵਾਸਤਵਿਕ ਸ਼ੁਰੂਆ~ ਸ਼ੁਰੂਆਤ ਦੋ ਸਾਲ ਬਾਅਦ Nineteen nineteen ਦੇ ਵਿੱਚ ਹੋਈ ਤੇ ਜਦ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਏ, ਤੇ ਉਹਨਾਂ ਨੇ ਉਸ ਸਮੇਂ ਮਹਾਤਮਾ ਗਾਂਧੀ ਦੇ ਰੋਲੇਟ act ਦੇ ਖਿਲਾਫ਼ ਅੰਦੋਲਨ ਵੀ ਸ਼ੁਰੂ ਕੀਤਾ ਸੀਗਾ ਤੇ ਨਹਿਰੂ ਵਿਸ਼ੇਸ਼ ਰੂਪ ਦੇ ਮਹਾਤਮਾ ਗਾਂਧੀ ਦੇ ਵੀ ਸੀਗੇ ਤੇ ਫਿਰ ਉਹ ਫਿਰ ਉਹ ਸ਼ਾਂਤੀ ਪੂਰਨ ਅਹ ਨਾਮੀ ਅਹ ਨਾ ਮਿਲਵਰਤਨ ਅੰਦੋਲਨ ਦੀ ਜਿਹੜੀ ਪ੍ਰਾਪਤੀ ਸੀਗੀ ਆਕਰਸ਼ਿਤ ਵੀ ਕੀਤੀ ਸੀਗੀ।

ਤੇ ਜਿੱਦਾਂ ਕਿ ਇਹਨਾਂ ਅਹ ਨਹਿਰੂ ਤੇ ਮਹਾਤਮਾ ਗਾਂਧੀ ਦੇ ਉਪਦੇਸ਼ਾਂ ਦੇ ਅਨੁਸਾਰ ਆਪਣੇ ਪਰਿਵਾਰ ਨੂੰ ਵੀ ਢਾਲਿਆ, ਤੇ ਇਹਨਾਂ ਨੇ ਅਗਰ ਦੇਖਿਆ ਜਾਏ ਤਾਂ ਜਵਾਹਰ ਲਾਲ ਨਹਿਰੂ ਤੇ ਮੋਤੀ ਲਾਲ ਨਹਿਰੂ ਦੇ ਪੱਛਮੀ ਪਹਿਰਾਵੇ ਤੇ ਅਹ ਮਹਿੰਗੀ ਜਾਇਦਾਦ ਨੂੰ ਵੀ ਤਿਆਗ ਕਰ ਦਿੱਤਾ ਸੀ ਹਨਾ, ਤੇ ਇਹਨਾਂ ਨੇ ਉਸ ਤੋਂ ਬਾਅਦ ਖੁੱਦ ਇੱਕ ਖਾਦੀ ਕੁੜਤਾ ਅਤੇ ਗਾਂਧੀ ਟੋਪੀ ਪਹਿਨਣੀ ਸ਼ੁਰੂ ਕਰ ਦਿੱਤੀ ਸੀਗੀ, ਤੇ ਜਵਾਹਰ ਲਾਲ ਨਹਿਰੂ ਨੇ ਉਨੀ ਸੌ ਵੀਹ ਤੋਂ ਉੱਨੀ ਸੌ ਬਾਈ ਵਿੱਚ ਨਾ ਮਿਲਵਰਤਨ ਅੰਦੋਲਨ ਵਿੱਚ ਸੰਗ~ ਸਰਗਰਮ ਰਹੇ ਅਤੇ ਇਸ ਦੌਰਾਨ ਪਹਿਲੀ ਵਾਰ ਗ੍ਰਿਫ਼ਤਾਰ ਵੀ ਕੀਤੇ ਗਏ ਤੇ ਕੁੱਝ ਮਹੀਨਿਆਂ ਦੇ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਹੋਣ ਦੇ ਨਾਤੇ ਨਹਿਰੂ ਨੇ ਆਧੁਨਿਕ ਭਾਰਤ ਦੀ ਸਰਕਾਰ ਅਤੇ ਰਾਜਨੀਤਿਕ ਸੰਸਕ੍ਰਿਤੀ ਦੇ ਨਾਲ ਨਾਲ ਚੰਗੀ ਵਿਦੇਸ਼ ਨੀਤੀ ਨੂੰ ਵੀ ਰੂਪ ਦੇਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ,

ਹਾਂਜੀ ਜਿਵੇਂ ਜਵਾਹਰ ਲਾਲ ਨਹਿਰੂ ਨੇ ਉੱਨੀ ਸੌ ਚੌਵੀ ਦੇ ਵਿੱਚ ਇਲਾਹਾਬਾਦ ਨਗਰ ਨਿਗਮ ਦੇ ਆਦਰਸ਼ ਚੁਣੇ ਗਏ ਸੀਗੇ ਤੇ ਉਹਨਾਂ ਨੇ ਦੋ ਸਾਲ ਦੇ, ਦੋ ਸਾਲ ਦੇ ਤੱਕ ਸ਼ਹਿਰ ਦੇ ਮੁੱਖੀ ਕਾਰਿਆਕਾਲੀ ਅਧਿਕਾਰ ਰੂਪ ਵਿੱਚ ਕਾਰਿਆ ਕੀਤਾ, ਤੇ ਉੱਨੀ ਸੌ ਛੱਬੀ ਦੇ ਵਿੱਚ ਉਹਨਾਂ ਨੇ ਬ੍ਰਿਟਿਸ਼ ਅਧਿਕਾਰਾਂ ਨੂੰ ਸਹਿਯੋਗ ਦੀ ਕਮੀ ਦਾ ਹਵਾਲਾ ਹਵਾਲਾ ਦਿੰਦੇ ਹੋਏ ਇੱਥੇ ਇਸ ਇਸ ਅਹ ਇਸਤੀਫ਼ਾ ਵੀ ਦੇ ਦਿੱਤਾ ਸੀਗਾ। ਹਾਂਜੀ ਤੇ ਉੱਨੀ ਸੌ ਛੱਬੀ ਤੋਂ ਉੱਨੀ ਅਠਾਈ ਤੱਕ ਜਵਾਹਰ ਲਾਲ ਨੇ ਸ~ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਜੋ ਜਨਰਲ ਸਕੱਤਰ ਦੇ ਰੂਪ ਵਿੱਚ ਵੀ ਸੇਵਾ ਕੀਤੀ, ਤੇ ਉੱਨੀ ਸੌ ਅਠਾਈ ਉਣੱਤੀ ਵਿੱਚ, ਕਾਂਗਰਸ ਦੇ ਸਲਾਨਾ ਇਜਲਾਸ ਦਾ ਪ੍ਰਬੰਧ ਮੋਤੀਲਾਲ ਨਹਿਰੂ ਦੀ ਪ੍ਰਧਾਨਗੀ ਵਿੱਚ ਵੀ ਕੀਤਾ ਗਿਆ ਸੀ, ਤੇ ਜਿੱਦਾਂ ਕਿ ਉਹਨਾਂ ਨੇ ਨਹਿਰੂ ਦੀ ਸਿੱਖਿਆ ਨੀਤੀ ਨੂੰ all ਇੰਡੀਆ institute of medical science ਤੇ all ਇੰਡੀਆ institute of technology ਤੇ all ਇੰਡੀਆ Institute of management ਵਰਗੀਆਂ ਵਿਸ਼ਵ ਪੱਧਰੀ ਵਿਦਿਅਕ ਸੰਸਥਾਵਾਂ ਦੇ ਵਿਕਾਸ ਦਾ ਵੀ ਸਹਾਰਾ ਵੀ ਦਿੱਤਾ ਜਾਂਦਾ ਹੈ, ਤੇ ਇਹਨਾਂ ਨੇ ਜਿਹੜੇ ਇਜਲਾਸ ਕੀਤੇ ਸੀ ਉਹ ਰਾਜਨੀਤੀ ਵੀ ਆਜ਼ਾਦੀ ਦੀ ਮੰਗ ਨੂੰ ਸਮਰਥਨ ਕਰਦੇ ਸੀ ਨਾ ਉਸ ਬਾਰੇ ਦੱਸੋਗੇ ਵੀ ਇਹ ਕਿਸ ਤਰ੍ਹਾਂ ਸਮਰਥਨ ਕਰਦੇ ਸੀ? ਹਾਂਜੀ ਜਿਵੇਂ ਉਹਨਾਂ ਦੀ ਜਿਹੜੀ ਬੈਠਕ ਦੇ ਵਿੱਚ ਜਵਾਹਰ ਲਾਲ ਨਹਿਰੂ ਔਰ ਸੁਭਾਸ਼ ਚੰਦਰ ਬੋਸ਼ ਨੇ ਪੂਰਨ ਰਾਜਨੀਤਿਕ ਸੁਤੰਤਰਤਾ ਦੀ ਮੰਗ ਦਾ ਸਮਰਥਨ ਕੀਤਾ ਤੇ ਜਦ ਕਿ ਮੋਤੀ ਲਾਲ ਨਹਿਰੂ ਔਰ ਅੰਨਯ ਨੇਤਾਵਾਂ ਦੇ ਬ੍ਰਿਟਿਸ਼ ਸਮਰਾ~ ਸਮਰਾਜੇ ਦੇ ਅੰਦਰ ਸ~ ਰਾਜ ਦੀ ਮੰਗ ਦਾ ਸਮਰਥਨ ਵੀ ਕੀਤਾ। ਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਗਾਂਧੀ ਦੇ ਵਿੱਚ ਗਾਂਧੀ ਨੇ ਵਿੱਚ ਦਾ ਰਸਤਾ ਜਿਹੜਾ ਸੀਗਾ ਨਿਕਲ, ਨਿਕਾਲਿਆ ਤੇ ਕਿਹਾ ਕਿ ਭਾਰਤ ਦਾ ਰਾਜ ਤੇ ਦਰਜ਼ੇ ਦੇਣ ਲਈ ਬ੍ਰਿਟੇਨ ਦੇ ਦੋ ਸਾਲ ਦਾ ਸਮਾਂ ਦਿੱਤਾ ਜਾਏਗਾ, ਤੇ ਉਹ ਅ~ ਅਗਰ ਇਵੇਂ ਨਹੀਂ ਹੁੰਦਾ ਹੈ ਤੇ ਕਾਂਗਰਸ ਪੂਰਨ ਰਾਜਨੀਤਿਕ ਸੁਤੰਤਰਤਾ ਦੇ ਲਈ ਇੱਕ ਰਾਸ਼ਟਰ ਸੰਘਰਸ਼ ਸ਼ੁਰੂ ਕਰੇਗੀ ਤੇ ਨਹਿਰੂ ਦੇ, ਨਹਿਰੂ ਔਰ ਬੋਸ਼ ਨੇ ਮੰਗ ਮੰਗ ਕੀ ਕਿ ਇਸ ਅਵਧੀ ਦੇ ਘਟਾ ਕਰ ਇੱਕ ਵਰਸ਼ ਕਰ ਦਿੱਤਾ ਜਾਏਗਾ ਤੇ ਇਸ ਇਸ ਤੇ ਬ੍ਰਿਟਿਸ਼ ਸਰਕਾਰ ਨੇ ਕਈ ਪ੍ਰਤੀਕਿਰਿਆ ਨਹੀਂ ਦਿੱ~ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਸੀਗੀ। ਹਾਂਜੀ ਬਿਲਕੁਲ ਤੇ ਦਸੰਬਰ ਉੱਨੀ ਸੌ ਉਣੱਤੀ ਦੇ ਵਿੱਚ, ਕਾਂਗਰਸ ਦਾ ਸਲਾਨਾ ਇਜਲਾਸ ਲਾਹੌਰ ਵਿੱਚ ਕੀਤਾ ਗਿਆ ਜਿਸ ਵਿੱਚ ਜਵਾਹਰ ਲਾਲ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਚੁਣੇ ਗਏ ਤੇ ਇਸ ਇਜਲਾਸ ਦੇ ਦੌਰਾਨ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਪੂਰਨ ਸਵਰਾਜ ਦੀ ਮੰਗ ਕੀਤੀ ਗਈ, ਤੇ ਛੱਬੀ ਜਨਵਰੀ ਉੱਨੀ ਸੌ ਤੀਹ ਨੂੰ ਲਾਹੌਰ ਵਿੱਚ ਜਵਾਹਰ ਲਾਲ ਨਹਿਰੂ ਨੇ ਆਜਾਦ ਭਾਰਤ ਦਾ ਝੰਡਾ ਵੀ ਫਹਰਾਇਆ।

ਨੇ ਉਹਨਾਂ ਨੂੰ ਅਜਿਹੀ ਨੀਤੀ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਜੋ ਖੇਤਰੀ ਵਿਭਿੰਨਤਾ ਦੀ ਕਦਰ ਕਰਦੇ ਹੋਏ ਭਾਰਤੀ ਸਾਂਝੀਵਾਲਤਾ ਦੇ ਜ਼ੋਰ ਦਿੰਦਾ ਸੀ। ਤੇ ਇਹ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਸਾਬਿਤ ਹੋਇਆ ਕਿਉਂਕਿ ਆਜ਼ਾਦੀ ਤੋਂ ਬਾਅਦ ਮੱਤਭੇਦ ਸਾਹਮਣੇ ਆਏ ਕਿਉਂਕਿ ਉੱਪ ਮਹਾਂਦੀਪ ਤੋਂ ਬ੍ਰਿਟਿਸ਼ ਵਾ~ ਵਾਪਸੀ ਦੇ ਖੇਤਰੀ ਨੇਤਾਵਾਂ ਨੂੰ ਇੱਕ ਸਾਂਝੇ ਵਿਰੋਧੀ

ਤੇ ਨਹਿਰੂ ਨੇ ਨੈਸ਼ਨਲ ਬੁੱਕ ਟਰੱਸਟ ਅਤੇ ਨੈਸ਼ਨਲ ਇਹ ਅਕੈਡਮੀ ਅਹ ਵਰਗੇ ਪ੍ਰੋਗਰਾਮਾਂ ਦੀ ਸਥਾਪਨਾ ਕੀਤੀ ਜਿਸ ਨੇ ਭਾਸ਼ਾਵਾਂ ਵਿਚਕਾਰ ਖੇਤਰੀ ਸਾਹਿਤ ਦੇ ਅਨੁਵਾਦ ਨੂੰ ਉਤਸਾਹਿਤ ਕੀਤਾ। ਅਤੇ ਖੇਤਰਾਂ ਵਿਚਕਾਰ ਸਮੱਗਰੀ ਦੇ ਤਬਾਦਲੇ ਦਾ ਆਯੋਜਨ ਵੀ ਕੀਤਾ ਤੇ ਭਾਰਤ ਦੀ ਨਹਿਰੂ ਨੇ ਚੇਤਾਵਨੀ ਦਿੱਤੀ ਕਿ ਏਕੀਕਰਨ ਕਰੋ ਜਾਂ ਨਸ਼ਟ ਹੋ ਜਾਓ ਹਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿੱਦਾਂ ਅੰਦੋਲਨ ਦਾ ਜੋ ਖ਼ਾਸਾ ਸਫ਼ਲ ਰਿਹਾ ਤੇ ਇਸ ਤੇ ਬ੍ਰਿਟਿਸ਼ ਸਰਕਾਰ ਨੂੰ ਪ੍ਰਮੁੱਖ ਸੁਧਾਰ ਵੀ ਦਿੱਤੇ ਹਨਾ, ਤੇ ਉਸ ਵਿੱਚ ਮੈਨੂੰ ਦੱਸੋਂਗੇ ਕਿਹੜੇ ਸੰਗਠਨ ਜਾਂ ਫਿਰ ਕੇਂਦਰੀ ਸੀਟਾਂ ਜੋ ਨੇ ਜੋ ਕਿਹੜਾ ਅਧਿਨਿਯਮ ਪਾਸ ਕੀਤਾ ਗਿਆ ਸੀ ਉੱਨੀ ਸੌ ਪੈਂਤੀ ਦਾ ਉਸ ਬਾਰੇ ਦੱਸੋਗੇ ਮੈਨੂੰ? ਹਾਂਂਜੀ ਹਾਂਜੀ ਜਿਵੇਂ ਅੰਦੋਲਨ ਬਹੁਤ ਸਫ਼ਲ ਰਿਹਾ ਤੇ ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਪ੍ਰਮੁੱਖ ਰਾਜਨੀਤਿਕ ਸੁਧਾਰ ਦੀ ਆਵਸਕਤਾ ਸਵੀਕਾਰ ਕਰਨ ਦੀ ਕਰਨ ਲਈ ਮਜ਼ਬੂਰ ਕੀਤਾ ਤੇ ਜਦ ਬ੍ਰਿਟਿਸ਼ ਸਰਕਾਰ ਨੇ ਭਾਰਤ ਦੇ ਅਧਿ~ ਅਧਿਨਿਯਮ ਉੱਨੀ ਸੌ ਪੈਂਤੀ ਦੇ ਵਿੱਚ ਪਾਰਟੀ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਚੁਣਾਵ ਲੜਨ ਦਾ ਫੈਸਲਾ ਕੀਤਾ। ਤੇ ਨਹਿਰੂ ਚੁਣਾਵ ਤੋਂ ਬਾਹਰ ਰਹੇ ਲੇਕਿੰਨ ਉਹਨਾਂ ਦੀ ਜਿਹੜੀ ਪਾਰਟੀ ਦੇ ਲਈ ਦੇਸ ਭਰ ਵਿੱਚ ਜ਼ੋਰਦਾਰ ਪ੍ਰਚਾਰ ਵੀ ਕੀਤਾ ਤੇ ਕਾਂਗਰਸ ਨੇ ਲਗਪਗ ਹਰ ਦੇ ਸਰਕਾਰ ਸਰਕਾਰੇ ਬਣਾ~ ਸਰਕਾਰਾਂ ਬਣਾਈਆਂ ਹੋਰ ਉਹਨਾਂ ਨੇ ਕੇਂਦਰੀ ਵਿਧਾਨ ਸਭਾ ਦੇ ਵਿੱਚ ਅਧਿਕ ਸੀਟਾਂ ਜਿੱਤੀਆਂ। ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਨਹਿਰੂ ਕਾਂਗਰਸ ਦੇ ਪ੍ਰਧਾਨ ਪਦ ਲਈ ਉੱਨੀ ਸੌ ਛੱਤੀ ਤੇ ਉੱਨੀ ਸੌ ਸੈਂਤੀ ਵਿੱਚ ਚੁਣੇ ਗਏ ਸਨ ਉਹਨਾਂ ਨੂੰ ਉੱਨੀ ਸੌ ਬਿਆਲੀ ਵਿੱਚ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਉੱਨੀ ਸੌ ਪੰਤਾਲੀ ਵਿੱਚ ਛੱਡ ਦਿੱਤਾ ਗਿਆ ਸੀ ਤੇ ਉੱਨੀ ਸੌ ਸੰਤਾਲੀ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਦੇ ਸਮੇਂ ਉਹਨਾਂ ਨੇ ਅੰਗਰੇਜੀ ਸਰਕਾਰ ਦੇ ਨਾਲ ਹੋਈ ਵਾਰਤਾਵਾਰ ਨੂੰ ਮਹੱਤਵਪੂਰਨ ਭਾਗੀਦਾਰੀ ਵੀ ਕੀਤੀ ਹੈ ਤੇ ਉਹਨਾਂ ਨੂੰ ਜਿੱਦਾਂ ਅਹ ਉਹਨਾਂ ਦੇ ਨਾਲ ਹੋਰ ਵੀ ਕੋਈ ਜਿੱਦਾਂ ਸਰਦਾਰ ਪਟੇਲ ਜਿਹਨਾਂ ਨੂੰ ਕਹਿੰਦੇ ਆ ਨਾ ਉਹ ਵੀ ਮਿਲੇ ਸੀ ਉਸ ਬਾਰੇ ਦੱਸੋਂਗੇ ਮੈਨੂੰ ਕੌਣ ਮਿਲਿਆ ਸੀ ਹੋਰ ਉਹਨਾਂ? ਹਾਂਜੀ ਜਿਵੇਂ ਉੱਨੀ ਸੌ ਸੰਤਾਲੀ ਦੇ ਵਿੱਚ ਜਦੋਂ ਭਾਰਤ ਦੇ ਆਜ਼ਾਦੀ ਮਿਲੀ ਤੇ ਜਦ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਲਈ ਮੱਤਦਾਨ ਕੀਤਾ ਤੇ ਜੋ ਸਰਦਾਰ ਪਟੇਲ ਤੋਂ ਸਭ ਤੋਂ ਜ਼ਿਆਦਾ ਮਤਲਬ ਅਧਿਕ ਵੋਟ ਮਿਲੇ ਮਤਲਬ ਜਿਹੜੇ ਸਰਦਾਰ ਪਟੇਲ ਜੀ ਸੀਗੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ ਸੀਗੇ ਭਾਰਤੀ ਦੀ ਆਜ਼ਾਦੀ ਦੇ ਲਈ

ਪਰ ਗਾਂਧੀ ਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਨੇ ਆਪਣਾ ਨਾਂ ਵਾਪਿਸ ਲੈ ਲਿਆ ਅਤੇ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਤੇ ਉੱਨੀ ਸੌ ਸੰਤਾਲੀ ਵਿੱਚ ਉਹ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵੱਲੋਂ ਵੀ ਨਿਯੁਕਤ ਕੀਤੇ ਗਏ ਸੀ।

ਤੇ ਬੱਚਿਆਂ ਦੇ ਨੌਜਵਾਨਾਂ ਦੀ ਭਲਾਈ ਸਿੱਖਿਆ ਤੇ ਵਿਕਾਸ ਲਈ ਵੀ ਉਸਦੇ ਜੀਵਨ ਭਰ ਦੇ ਜ਼ਨੂਨ ਅਤੇ ਕੰਮ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ ਤੇ ਪੂਰੇ ਭਾਰਤ ਵਿੱਚ ਬੱਚੇ ਨੂੰ ਚਾਚਾ ਨਹਿਰੂ ਅਹ ਜਾਂ ਅੰਕਲ ਨਹਿਰੂ ਵਜੋਂ ਵੀ ਯਾਦ ਕਰਦੇ ਹਨ। ਨਹਿਰੂ ਕਾਂਗਰਸ ਪਾਰਟੀ ਦੇ ਪ੍ਰਸਿੱਧ ਪ੍ਰਤੀਕ ਵੀ ਮੰਨਿਆ ਹੋਇਆ ਜੋ ਕਿ ਅਕਸਰ ਉਹਨਾਂ ਦੀ ਯਾਦ ਦੇ ਜਸ਼ਨ ਵੀ ਮਨਾਉਂਦੇ ਆ, ਤੇ ਲੋਕ ਅਕਸਰ ਉਹਨਾਂ ਦੇ ਕੱਪੜਿਆਂ ਦੀ ਸ਼ੈਲੀ ਦੀ ਨਕਲ ਕਰਦੇ ਹਨ ਖ਼ਾਸ ਤੌਰ ਤੇ ਗਾਂਧੀ ਟੋਪੀ ਤੇ ਨਹਿਰੂ ਜੈਕਟ ਜੋ ਕਿ ਸ਼ੇਰਵਾਨੀ ਲਈ ਨਹਿਰੂ ਦੀ ਤਰ~ ਅਹ ਤਰਜੀਹ ਯਕੀਨੀ ਬਣਾਇਆ ਗਿਆ ਤੇ ਅੱਜ ਉੱਤਰੀ ਭਾਰਤ ਵਿੱਚ ਰਸ਼ਮੀ ਪਹਿਰਾਵਾ ਵੀ ਮੰਨਿਆ ਜਾਂਦਾ ਉਹਨਾਂ ਦੀ ਹਨਾ ਕਿਉਂਕਿ ਉਹਨਾਂ ਨੇ ਜਿੱਦਾਂ ਉਹ ਪਹਿਲੇ ਪ੍ਰਧਾਨ ਮੰਤਰੀ ਬਣੇ ਤੇ ਕਾਫ਼ੀ ਵੱਡਾ ਯੋਗਦਾਨ ਰਿਹਾ ਤੇ ਉਹਨਾਂ ਨੇ ਅੰਗਰੇਜ਼ਾਂ ਦੇ ਵੀ ਕਰੀਬ ਪੰਜ ਸੌ ਰਿਆਸਤਾਂ ਦੇ ਇਕੱਠੇ ਰਾਜ ਕੀਤਾ ਸੀ ਹਨਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਾਫ਼ੀ ਯੋਗਦਾਨ ਰਿਹਾ ਉਸ ਬਾਰੇ ਦੱਸੋਗੇ ਮੈਨੂੰ। ਹਾਂਜੀ ਹਾਂਜੀ ਜਿਵੇਂ ਅੰਗਰੇਜ਼ਾਂ ਨਾਲ ਮਿਲ ਕੇ ਕਰੀਬ ਪੰਜ ਸੌ ਰਿਆਸਤਾਂ ਨੂੰ ਆਜ਼ਾਦ ਕਰਵਾਇਆ ਸੀਗਾ ਤੇ ਉਹਨਾਂ ਨੇ ਉਸ ਵਕਤ ਸਭ ਤੋਂ ਵੱਡੀ ਚੁਣੌਤੀ ਇੱਕ ਝੰਡੇ ਦੇ ਵਿੱਚ ਲਾਉਣ ਲਈ ਕੀਤੀ ਸੀਗੀ ਤੇ ਉਹਨਾਂ ਨੇ ਭਾਰਤ ਦੇ ਪੂਰਨ ਗਠਨ ਦੇ ਰਸ਼ਤੇ ਵਿੱਚ ਆਉਣ ਵਾਲੀ ਹਰ ਚੁਣੌਤੀ ਦਾ ਬੁਧੀਮਾਨੀ ਸਾਹਮਣਾ ਵੀ ਕੀਤਾ ਤੇ ਜਵਾਹਰ ਲਾਲ ਨਹਿਰੂ ਨੇ ਆਧੁਨਿਕ ਭਾਰਤ ਦਾ ਨਿਰਮਾਣ ਮਹੱਤਵਪੂਰਨ ਭੁਮਿਕਾ ਨਾਲ ਨਿਭਾਇਆ, ਤੇ ਯੋਜਨਾ ਆਯੋਗ ਦਾ ਗਠਨ ਵੀ ਕੀਤਾ ਤੇ ਵਿਗਿਆਨਕ ਹੋਰ ਤਕਨੀਕੀ ਵਿਕਾਸ ਦੇ ਪ੍ਰੋਤਸਾਹਿਤ ਵੀ ਹੋਏ ਤੇ ਉਹਨਾਂ ਨੇ ਲਗ~ ਲਗਾਤਾਰ ਤਿੰਨ ਅਹ ਪੰਜ ਵਰਸੀਏ

ਨੀਤੀ ਦੇ ਵਿਕਾਸ ਇੱਕ ਪ੍ਰਮੁੱਖ ਨ~ ਭੂਮਿਕਾ ਵੀ ਨਿਭਾਈ ਸੀਗੀ। ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਜਵਾਹਰ ਲਾਲ ਨਹਿਰੂ ਨੇ ਬਰਾਜ ਟੀਟੋ ਅਤੇ ਅਬਦੁਲ ਗੁਲਾਮ ਨਾਸਿਰ ਦੇ ਨਾਲ ਮਿਲ ਕੇ ਏਸ਼ੀ ਅਤੇ ਅਫਰੀਕਾ ਵਿੱਚ ਉਪਨਿਵੇਸ਼ਵਾਦ ਦੇ ਖਾਤਮੇ ਲਈ ਇੱਕ ਗੁੱਟ ਨਿਰਲੇਪ ਅੰਦੋਲਨ ਦੀ ਸਿਰਜਣਾ ਵੀ ਕੀਤੀ ਸੀ।

ਤੇ ਵੀ ਹੈ ਜੋ ਵਿਸ਼ਾਲ cargo ਅਤੇ traffic load ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ, ਤੇ ਦਿੱਲੀ ਵਿੱਚ ਨਹਿਰੂ ਦੀ ਰਿਹਾਇਸ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਕਿਉਂਕਿ house ਵਿੱਚ ਹੁਣ ਨਹਿਰੂ memorial museum ਅਤੇ library ਅਤੇ ਪੰਜ ਨਹਿਰੂ platinum ਵਿੱਚੋਂ ਇੱਕ ਹੈ ਜੋ ਮੁੰਬਈ ਅਹ ਦਿੱਲੀ ਬੰਗਲੋਰ ਇਲਾਹਾਬਾਦ ਅਤੇ ਪੂੰਨੇ ਵਿੱਚ ਵੀ ਸਥਾਪਿਤ ਕੀਤੇ ਗਏ ਹਨ ਤੇ ਵਿੱਚ ਜਵਾਹਰ ਲਾਲ ਨਹਿਰੂ memorial ਵੰਡ ਦੇ ਦਫ਼ਤਰ ਵੀ ਹਨ ਜੋ ਉੱਨੀ ਸੌ ਚੋਂਹਠ ਤੋਂ ਰਾਧਾਕ੍ਰਿਸ਼ਨ ਦੀ ਪ੍ਰਧਾਨਗੀ ਵਿੱਚ ਸਥਾਪਿਤ ਕੀਤਾ ਗਿਆ ਸੀ। ਤੇ foundation ਉੱਨੀ ਸੌ ਅਠਾਹਟ ਵਿੱਚ ਸਥਾਪਿਤ ਵਿਕਾਰੀ ਜਵਾਹਰ ਲਾਲ ਨਹਿਰੂ memorial fellowship ਵੀ ਦਿੰਦੀ ਹੈ ਜੋ ਆਨੰਦ ਭਵਨ ਅਤੇ ਸਵਰਾਜ ਭਵਨ ਵਿੱਚ ਨਹਿਰੂ ਪਰਿਵਾਰਾਂਂ ਦੇ ਘਰਾਂ ਨੂੰ ਵੀ ਅਹ ਅਹ ਵਿਰਾਸਤ ਦੀ ਯਾਦ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਤੇ ਦੋ ਹਜ਼ਾਰ ਬਾਰਾਂ ਵਿੱਚ ਨਹਿਰੂ ਨੂੰ outlook ਦੇ ਸਭ ਤੋਂ ਮਹਾਨ ਭਾਰਤੀ ਦੇ ਪੋਲ ਵਿੱਚ ਚੌਥੇ number ਤੇ ਵੀ ਰੱਖਿਆ ਗਿਆ ਮੰਨਿਆ ਜਾਂਦਾ ਹੈ

ਹਾਂਜੀ ਜਿਵੇਂ ਉਹਨਾਂ ਨੇ ਅੰ~ ਅੰਤਰ ਰਾਸ਼ਟਰੀ ਮੁੱਦੇ ਜਿਵੇਂ ਕਿ

ਅਹ ਮੁੱਦਿਆਂ ਦੇ ਸ~ ਸਮਾਧਾਨ ਦੀ ਮਹੱਤਵਪੂਰਨ ਯੋਗਦਾਨ ਦਿੱਤਾ ਤੇ ਉਹਨਾਂ ਨੇ ਵਰਸ਼ nineteen ਨਾ~ nineteen fifty-five ਵਿੱਚ ਭਾਰਤ ਰਤਨ ਦੇ ਸਮਲਿਤ ਕੀਤਾ ਕੀਤਾ ਗਿਆ ਸੀਗਾ ਹਾਂਜੀ ਤੁਸੀਂ ਬਿਲਕੁਲ ਸਹੀ ਕਿਹਾ ਤੇ ਜਿੱਦਾਂ ਕਿ ਇਹਨਾਂ ਦੀ ਮੌਤ ਦੀ ਅਗਰ ਗੱਲ ਕੀਤੀ ਜਾਏ ਹਨਾ ਤਾਂ ਨਹਿਰੂ ਜੀ ਦੀ ਸਿਹਤ ਕਹਿੰਦੇ ਉੱਨੀ ਸੌ ਬਾਹਠ ਵਿੱਚ ਤੇਜ਼ੀ ਨਾਲ ਘੱਟਦੀ ਗਈ ਸੀਗੀ ਹਨਾ।

ਤੇ ਇਹਨਾਂ ਨੂੰ ਕੀ problem ਕੀ ਹੋਈ ਸੀ ਉਸ ਬਾਰੇ ਜਿੱਦਾਂ ਕੀ ਗੱਲ ਹੋਈ ਸੀ ਉਸ ਬਾਰੇ ਮੈਨੂੰ ਦੱਸੋਗੇ ਥੋੜ੍ਹਾ ਕਿ ਮੌਤ ਕਿੱਦਾਂ ਹੋਈ ਇਹਨਾਂ ਦੀ? ਹਾਂਜੀ ਹਾਂਜੀ ਜਿਵੇਂ ਨਹਿਰੂ ਪਾਕਿਸਤਾਨ ਹੋਰ ਚੀਨ ਦੇ ਨਾਲ ਭਾਰਤ ਦੇ ਸੰਬੰਧਿਤ ਨਹੀਂ ਨਹੀਂ ਸੁਧਾਰ 'ਚ ਸਕੇ। ਤੇ ਚੀਨ ਦੇ ਨਾਲ ਦੋਸਤੀ ਵਿੱਚ ਕਸ਼ਮੀਰ ਮੁੱਦੇ ਹੋਰ ਸੀਮਾ ਵਿਵਾਦ ਪਾਕਿਸਤਾਨ ਦੇ ਨਾਲ ਇਸ ਸਮਝੋਤੇ ਤੇ ਪਹੁੰਚ ਦਾ ਪਹੁੰਚਣ ਦੇ ਵਿੱਚ ਸਾਬਿਤ ਹੋਏ ਤੇ ਨਹਿਰੂ ਜੀ ਨਹਿਰੂ ਨੇ ਚੀਨ ਦੀ ਤਰਫ਼ ਦੋਸਤੀ ਦਾ ਹੱਥ ਬੜ~ ਵਧ~ ਵਧਾਇਆ ਲੇਕਿੰਨ ਉੱਨੀ ਸੌ ਬਾਹਠ ਦੇ ਵਿੱਚ ਚੀਨ ਦੀ ਯੁੱਧ ਹੋ~ ਚੀਨ 'ਚ ਹੋਏ~ ਯੁੱਧ ਹੋਇਆ ਤੇ ਨਹਿਰੂ ਅਹ ਨਹਿਰੂ ਦੇ ਲਈ ਇਹ ਇੱਕ ਬਹੁਤ ਵੱਡਾ ਆਗਾਤ ਸੀਗਾ ਤੇ ਉਹ ਉਹਨਾਂ ਦੀ ਮ੍ਰਿਤਯੂ ਦਾ ਕਾਰਣ ਬਣਿਆ ਸਤਾਈ ਮਈ ਉੱਨੀ ਸੌ ਚੋ~ ਅਹ ਚੋਹਠ ਦੇ ਵਿੱਚ ਉਹਨਾਂ ਨੇ ਜਵਾਹਰ ਲਾਲ ਨਹਿਰੂ ਨਹਿਰੂ ਦਿਲ ਦਾ ਦੌਰਾ ਪਿਆ ਤੇ ਜਿਹਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਨਿੱਧਨ ਤੇ ਅਟਲ ਬਿਹਾਰੀ ਬਾਜਪਾਈ ਨੇ ਭਾਵਨਾਵਾਂ ਨਾਲ ਵਿਅਕਤ ਕੀਤਾ ਤੇ ਇੱਕ ਸਪਨਾ ਸੀਗਾ ਜੋ ਅਧੂਰਾ ਰਹਿ ਗਿਆ, ਇੱਕ ਗੀਤ ਜੋ ਦੱਬ ਗਿਆ ਅੰਤ ਦੇ ਵਿੱਚ ਇੱਕ ਨਿੰਮ~ ਨਿਮਣ ਵਿੱਚ ਅਵਸੋਸ਼ਿਤ ਹੋਇਆ। ਹਾਂਜੀ ਤੁਸੀਂ ਬਿਲਕੁਲ ਸਹੀ ਕਿਹਾ ਤੇ ਜਿੱਦਾਂ ਇਹਨਾਂ ਨੂੰ

ਤੇ ਰਘੂਪਤੀ ਅਹ ਰਾਜਾ ਰਾਮ ਨੂੰ ਦੱਸਿਆ ਗਿਆ ਕਿ ਇਹ ਲਾਸ਼ ਨੂੰ ਪਲੇਟਫਾਰਮ ਤੇ ਵੀ ਰੱਖਿਆ ਗਿਆ ਹੈ ਤੇ ਕਿਉਂਕਿ ਅਠਾਈ ਮਈ ਨਹਿਰੂ ਨੂੰ ਜਮੁਨਾ ਦੇ ਕੰਡੇ ਹਿੰਦੂ ਦੇ ਅਨੁਸਾਰ ਸੰਸਕਾਰ ਕੀਤਾ ਗਿਆ ਸੀ ਹਨਾ ਇਹਨਾਂ ਦਾ, ਤੇ ਜਿੱਦਾਂ ਇਹਨਾਂ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਤੋਂ ਬਾਅਦ ਜਿੱਦਾਂ ਕਿ ਇਹਨਾਂ ਨੂੰ ਕਹਿੰਦੇ ਵੀ ਅਹ ਇੱਕ ਅਜਿਹਾ ਸੰਸਾਰ ਦਾ ਵੀ ਇਹਨਾਂ ਨੂੰ ਭੈਅ ਸੀਗਾ ਜਿਸਤੋਂ ਕਿ ਭੁੱਖ ਤੋਂ ਰਹਿਤ ਹੋਵੇਗਾ ਜਾਂ ਇੱਕ ਅਜਿਹਾ ਵੀ ਵੀ ਜਿਹਨਾਂ ਦੇ ਗੀਤਾਂ ਨੂੰ ਗੂੰਝ ਜਾਂ ਫਿਰ ਅਹ ਗੁਲਾਬ ਦੀ ਮਹਿਕ ਸੀ ਹਨਾ ਜੋ ਅਜਿਹੇ ਦੀਪਕ ਦੀ ਜੋ ਰਾਤ ਭਰ ਜਲਦਾ ਰਿਹਾ ਹਰੇਕ

ਪਰ ਖਰੇ ਸੋਨੇ ਦੀ ਜਿਸ ਦੇਹ ਨੂੰ ਅਸੀਂ ਚਿੱਤਾ 'ਚ ਚੜ੍ਹਾ ਕੇ ਆਏ ਹਾਂ ਉਹ ਨਾਸ਼ ਅਹ ਅਹ ਨਿਸ਼ਚਿਤ ਹੈ ਹਨਾ ਤੇ ਇਹਨਾਂ ਦੇ ਜੋ ਸੰਗੀ ਸਾਥੀ ਸੀਗੇ ਉਹ ਵੀ ਕਾਫ਼ੀ ਇਸ ਚੀਜ਼ ਤੋਂ ਪਰੇਸਾਨ ਹੋਏ ਜਾਂ ਅਹ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਅਹ ਇਹਨਾਂ ਨੂੰ ਮਾਹੌਲ ਸੀ ਉਹਨਾਂ ਦਾ ਹਨਾ ਉਸ ਬਾਰੇ ਦੱਸੋਗੇ ਮੈਨੂੰ? ਹਾਂਜੀ ਤਾਂ ਕਹਿੰਦੇ ਜਦੋਂ ਸੌ ਰਹੇ, ਸੌ ਰਹੇ ਸੀ ਤੇ ਜਦੋਂ ਜਦ ਕਿ

ਤੇ ਮਾਨਵਤਾ ਅੱਜ ਵੀ ਦੁਖੀ ਹੈ ਤੇ ਉਹਨਾਂ ਦੇ ਜਿਹੜੇ ਪੂਜਾਰੀ ਉਹ ਸੌ ਗਿਆ ਸੌ ਗਏ ਸੀਗੇ, ਸ਼ਾਂਤੀ ਅੱਜ ਬੇਚੈਨ ਹੈ ਤੇ ਉਹਨਾਂ ਦੇ ਪਹਿਰੇਦਾਰ ਚਲੇ ਗਿਆ ਤੇ ਦਲਿੱਤਾਂ ਦਾ ਸਮਰਥਨ ਖ਼ਤਮ ਹੋ ਗਿਆ ਸੀ

ਧਿਆਨ ਦੇ ਵਿੱਚ ਲੀਨ ਲੀਨ ਸੀਗੇ ਲੀਨ ਹੋ ਗਏ ਸੀਗੇ। ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਪੰਜਾਬ ਦੇ ਮਾਮਲੇ ਵਿੱਚ ਦੇਖਿਆ ਜਾਏ ਨਹਿਰੂ ਜੀ ਨੇ ਕਾਫ਼ੀ ਸਾਰੀਆਂ ਨੀਤੀਆਂ ਅਪਣਾਈਆਂ ਹਨਾ ਤੇ ਉਹਨਾਂ ਉਹ ਨੀਤੀਆਂ ਬਾਰੇ ਮੈਨੂੰ ਦੱਸੋਗੇ ਕਿਹੜੀਆਂ ਕਿਹੜੀਆਂ ਨੀਤੀਆਂ ਸੀਗੀਆਂ। ਹਾਂਜੀ ਜਿਵੇਂ ਉਹਨਾਂ ਨੇ ਪੰਜਾਬ ਪੰ~ ਪੰਜਾਬ ਦੇ ਮਾਮਲੇ ਵਿੱਚ ਕਾਫ਼ੀ ਜਿਹੜੀ ਨੀਤੀਆਂ ਸੀਗੀ ਜਿਹੜੀ ਨਿਭਾਈਆਂ ਹਨਾ, ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਵੀ ਸਥਾਪਿਤ ਲੋਕਾਂ ਦੇ ਵਿੱਚ ਅੱਛੇ ਤਰੀਕੇ ਤੋਂ ਪੂਰਨ ਕੀਤਾ।

ਹੋਰ ਜਿਹੜੇ ਹ~ hospital ਜਾਂ ਹਸਪਤਾਲ ਕਹਿ ਲਓ, ਉਹਨਾਂ ਦਾ ਨਿਰਮਾਣ ਕੀਤਾ ਸੀਗਾ, ਤੇ ਅਹ ਭਾਖੜਾ ਬਾਂਦ ਬਣਾ ਬਣਾ ਕੇ ਤਿਆਰ ਹੋਇਆ ਸੀਗਾ ਤੇ ਇਹ ਨਹਿਰੂ ਦੀ ਇੱਛਾ ਸੀਗੀ ਕੀ ਉਹਨਾਂ ਦੀ ਵਿਕਾਸ ਸਮਾਜਿਕ ਸਮਰ~ ਸਮਰਥਤਾ ਹੋਰ ਰਾਜਨੀਤਿਕ ਸਮਰਥਾ ਦੇ ਕੇਂਦਰਿਤ ਲੋਕਾਂ ਦੇ ਬਿਹਤਰ ਭਵਿਸ਼ ਦਾ ਕਰਦੇ ਰਹੇ। ਮਤਲਬ ਉਹ ਲੋਕਾਂ ਲਈ ਇਹੀ ਸੋਚਦੇ ਸੀਗੇ ਕਿ ਉਹਨਾਂ ਨੂੰ ਅੱਛਾ ਉਹਨਾਂ ਦੀ ਪੜ੍ਹਾਈ ਵਾਸਤੇ ਬੱਚਿਆਂ ਦੀ ਵਿਸ਼ਵ ਵਿਦਿਆਲੇ ਵੀ ਕਾਫ਼ੀ ਬਣਾਏ ਤੇ ਅਹ ਮਤਲਬ ਜਿਹੜੇ ਗ਼ਰੀਬ ਲੋਕੀ ਸੀ ਉਹ ਨਹੀਂ ਵੱਡੇ ਵੱਡੇ ਹਸਪਤਾਲਾਂ 'ਚ ਜਾ ਸਕਦੇ ਹਨਾ ਤੇ ਉਹਨਾਂ ਨੇ ਉਹਨਾਂ ਲਈ ਹਸਪਤਾਲਾਂ ਦਾ ਨਿਰਮਾਣ ਕੀਤਾ ਸੀਗਾ। ਹਾਂ ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਤੇ ਇਹਨਾਂ ਨੇ ਜਿੱਦਾਂ ਬਚਪਨ ਤੋਂ ਹੀ ਦੇਖਿਆ ਜਾਏ ਤਾਂ ਆਪਣੇ ਬਚਪਨ ਦੇ ਵਿੱਚ ਅਹ ਸਹਾਰਾ ਤੇ ਅਣਸੁਖਾਵਾਂ ਹੀ ਦੱਸਿਆ ਕਿਉਂਕਿ ਅਮੀਰ ਘਰਾਂ ਵਿੱਚ ਵਿਸ਼ੇਸ਼ ਅਧਿਕਾਰ ਦੇ ਮਾਹੌਲ ਤੇ ਵੱਡਾ ਅਹ ਵੱਡਾ ਹੋਇਆ ਤੇ ਜਿਸ ਤਰ੍ਹਾਂ ਆਨੰਦ ਭਵਨ ਕਿਹਾ ਜਾਂਦਾ ਤੇ ਉਹਨਾਂ ਦੇ ਜਿਹੜੇ ਪਿਤਾ ਸੀਗੇ ਉਹਨਾਂ ਨੂੰ ਘਰ ਵਿੱਚ ਨਿੱਜੀ ਅਤੇ ਟਿਊਟਰਾਂ ਦੁਆਰਾ ਸਿੱਖਿਆ ਦਿੱਤੀ ਗਈ ਹੈ ਨਾ।

ਤੇ ਇਹਨਾਂ ਦੇ ਅਧਿਆਪਕ ਵਜੋਂ ਚਲੇ ਜਾਣ ਤੋਂ ਤੁਰੰਤ ਬਾਅਦ ਹੀ ਇਹਨਾਂ ਨੂੰ ਸਮਾਜ ਵਿੱਚੋਂ ਛੱਡ ਦਿੱਤਾ ਗਿਆ ਤੇ ਜੋ ਕਿ ਇਹਨਾਂ ਦੇ ਲਈ ਇੱਕ ਕਹਿ ਸਕਦੇ ਹਾਂ ਘਰ ਤੋਂ ਹੀ ਵਧੀਆ ਤਰੀਕੇ ਨਾਲ ਹਨਾ ਇਹਨਾਂ ਨੂੰ ਸਿੱਖਿਆ ਦਾ ਪੂਰਾ ਪ੍ਰਚਾਰ ਕੀਤਾ ਕਿਉਂਕਿ ਇਹਨਾਂ family ਜੋ ਪਿੱਛੋਂ ਕਹਿ ਸਕਦੇ ਹਾਂ ਉਹ ਵਧੀਆ ਸੀਗੇ ਹਨਾ ਇਹਨਾਂ ਦੇ ਪਿਤਾ ਜੀ, ਤੇ ਉਹਨਾਂ ਨੇ family ਦੇ ਲਈ ਇਹਨਾਂ ਨੂੰ ਘਰ ਤੋਂ ਹੀ tutor ਵਗ਼ੈਰਾ ਦਿੱਤੇ ਹੋਏ ਸੀਗੇ। ਅਹ ਇੱਕ ਰਾਸ਼ਟਵਾਦੀ ਬਣੇ ਨੇਗੇ ਹਨਾ ਆਪਣੇ ਜੀਵਨ ਦੇ ਪ੍ਰਬਲ ਰਾਸ਼ਟਰਵਾਦੀ ਤੇ ਦੋ ਅਹ ਦੂਸਰੇ ਯੁੱਧ ਅਤੇ ਰੂਸੋ ਜਪਾਨੀ ਯੁੱਧ ਵਿੱਚ ਭਾਵਨਾਵਾਂ ਨੂੰ ਪੇਸ ਕੀਤਾ, ਤੇ ਇਹਨਾਂ ਦੀ ਜੇ ਦੇਖਿਆ ਜਾਵੇ ਉੱਨੀ ਸੌ ਪੰਜ ਵਿੱਚ ਉਹਨਾਂ ਨੇ ਇੰਗਲੈਂਡ ਦੇ ਇੱਕ ਪ੍ਰਮੁੱਖ school ਵਿੱਚ ਆਪਣੇ ਸੰਸਥਾਗਤ ਪੜ੍ਹਾਈ ਸ਼ੁਰੂ ਕੀਤੀ, ਤੇ ਜੋ ਕਿ ਉਸਨੂੰ ਜੋ ਜੋ ਉਹਦਾ ਉਪਨਾਮ ਵੀ ਦਿੱਤਾ ਗਿਆ ਤੇ ਵਿੱਚ ਕਿਤਾਬਾਂ ਜੋ ਕਿ ਅਕਾਦਮਿਕ ਯੋਗਤਾ ਵਜੋਂ ਇਨਾਮ ਵਜੋਂ ਵੀ ਪ੍ਰਾਪਤ ਹੋਈਆਂ ਨੇ, ਜੋ ਕਿ ਬਹੁਤ

ਤੇ ਜਿਵੇਂ ਮੁਕਤ ਦੁਨੀਆਂ ਦਾ ਸਪਨਾ ਵੀ ਸੀਗਾ ਹਨਾ, ਗੀਤਾਂ ਦੀ ਗੂੰਝ ਹੋਰ ਗੁਲਾਬ ਗੁਲਾਬਾਂ ਦੇ ਮਹਿਕ ਦੇ ਨਾਲ ਮਹਾਂਕਾਵਿ ਦੇ ਗੀਤ ਦੀਪਕ ਸੀਗਾ ਜੋ ਰਾਤ ਭਰ ਜਿਹੜਾ ਚੱਲਦਾ ਰਹਿੰਦਾ ਸੀਗਾ ਹਰ ਰੇ~ ਅੰਧੇਰੇ ਦੇ ਵਿੱਚ ਲੜਨ~ ਲੜਦੇ ਰਹਿਣਾ ਤੇ ਉਹਨਾਂ ਦਾ ਹਮੇਸ਼ਾ ਰਾਸਤਾ ਦਿਖਾਉਂਦਾ ਸੀਗਾ ਤੇ ਇੱਕ ਸ~ ਇੱਕ ਸਵੇਰ ਉਹਨਾਂ ਨੇ ਨਿਰਵਾਣ ਪ੍ਰਾਪਤ ਵੀ ਕੀਤਾ ਤੇ ਮ੍ਰਿਤਯੂ ਅਹ ਅਹ ਸੀਗੇ ਤੇ ਸਰੀਰ ਨਸ਼ਟ ਸੀਗਾ ਤੇ ਸੁੱਧ ਸਰੀਰ ਜਿਹਦੇ ਵਿੱਚ ਚਿੰਤਾ ਦਾ ਚਿੰਤਾ ਦੇ ਲਾਏ ਸੀਗੇ

ਅਹ ਹੈ~ ਅਹ settle ਹੋਣ ਦੀ ਕੋਸ਼ਿਸ਼ ਕੀਤੀ ਪਰ ਆਪਣੇ ਪਿਤਾ ਦੇ ਉੱਲਟ ਉਸਨੂੰ ਆਪਣੇ ਪੇਸ਼ੇ ਵਿੱਚ ਬਹੁਤ ਘੱਟ ਦਿਲਚਸਪੀ ਸੀ। ਅਤੇ ਉਸਨੂੰ ਨਾ ਤਾਂ ਕਾਨੂੰਨ ਦੀ practice ਅਤੇ ਨਾ ਹੀ ਵਕੀਲਾਂ ਦੀ ਸੰਗਤ ਪਸੰਦ ਸੀ ਨਿਸ਼ਚਿਤ ਤੌਰ ਤੇ ਮਾਹੌਲ ਬੋਧਿਕ ਤੌਰ ਤੇ ਉਤੇਜਿਤ ਨੀ ਸੀਗਾ ਤੇ ਉਹਨਾਂ ਨੇ ਜੀਵਨ ਵਿੱਚ ਬੇਚੈਨੀ ਨੂੰ ਭਾਵਨਾ ਨੂੰ ਵੱਧ ਗਈ ਸੀ ਕਿਉਂਕਿ ਰਾਸ਼ਟਰਵਾਦੀ ਵਿੱਚ ਉਸਦੀ ਸਮੂਲੀਅਤ ਹੌਲੀ ਹੌਲੀ ਆਪਣੇ ਕਾਨੂੰਨ ਅਭਿਆਸ ਨੂੰ ਬਦਲਣ ਲੱਗ ਗਈ ਸੀ ਕਿਉਂਕਿ ਇਹਨਾਂ ਨੂੰ ਜ਼ਿਆਦਾ ਕਹਿ ਲਓ

ਹਾਂਜੀ ਜਿਵੇਂ ਹੁਣ ਕਹਿੰਦੇ ਕਿ ਜਵਾਹਰ ਲਾਲ ਨਹਿਰੂ ਨੇ ਦੁਨੀਆਂ ਦੇ ਸਾਰੇ school ਵਿੱਚ ਵੀ ਵਿਦਿਆਲੇ ਸਿਕਸ਼ਾ ਵੀ ਪ੍ਰਾਪਤ ਕੀਤੀ ਸੀ ਹਨਾ ਤੇ ਉਹਨਾਂ ਨੇ ਆਪਣੀ ਜਿਹੜੀ ਸਕੂਲੀ ਸਿਕਸ਼ਾ college ਦੀ ਅਹ ਸਿਕਸ਼ਾ ਅਹ college ਲੰਦਨ ਦੇ ਪੂਰੀ ਕੀਤੀ ਹਨਾ ਕਾਫ਼ੀ ਉਹ ਜਿਹੜੀ ਆਪਣੀ ਪੜ੍ਹਾਈ ਵੀ ਸੀ ਕਾਫ਼ੀ ਵਧੀਆ ਜਿਵੈਂ ਲੰਦਨ ਤੋਂ ਪੂਰੀ ਕੀਤੀ ਸੀਗੀ। ਹਾਂਜੀ ਹਾਂਜੀ ਬਿਲਕੁਲ ਤੇ ਇਹਨਾਂ ਨੇ ਜਿੱਦਾਂ ਉੱਨੀ ਸੌ ਉਣੱਤੀ ਵਿੱਚ ਕਾਂਗਰਸ ਅਤੇ ਇੱਕ ਭਵਿ~ ਰਾਸ਼ਟਰ ਦੀਆਂ ਨੀਤੀਆਵਾਂ ਨੂੰ ਖਰੜਾ ਤਿਆਰ ਕੀਤਾ ਸੀ ਉਸਨੇ ਘੋਸ਼ਣਾ ਕੀਤੀ ਕਿ ਕਾਂਗਰਸ ਦੇ ਉਦੇਸ਼ ਧਰਮ ਦੀ ਆਜ਼ਾਦੀ ਹਨ ਹਨਾ ਤੇ ਇਸ ਬਣਾਉਣ ਦਾ ਅਧਿਕਾਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਜਾਤ ਰੰਗ ਨਸ਼ਲ ਜਾਂ ਭੇਦ ਭਾਵ ਜਾਂ ਧਰਮ ਦੇ ਭੇਦ ਭਾਵ ਤੋਂ ਬਿਨਾਂ ਹਰੇਕ ਵਿਅਕਤੀ ਲਈ ਕਾਨੂੰਨ ਦੇ ਸਾਹਮਣੇ ਸਨਮਾਨਤਾ ਤੇ ਅਹ ਖੇਤਰੀ ਭਾਸ਼ਾਵਾਂ ਸਭਿਆਚਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਿੱਤਾਂ ਲਈ ਰੱਖਿਆ ਛੂਤ ਛਾਤ ਦਾ ਖਾਤਮਾ ਤੇ ਰਾਸ਼ਟਰਵਾਦ ਤੇ ਧਰਮ ਨਿਰਪੱਖ ਭਾਰਤ ਦੀ ਸਥਾਪਨਾ ਕਰਨਾ ਚਾਹੁੰਦੇ ਸੀ ਹਨਾ। ਜੋ ਕਿ ਬਿਨਾਂ ਕਿਸੇ ਭੇਦਭਾਵ ਦੇ ਹਰ ਇੱਕ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਰੱਖਿਆ ਗਿਆ ਤੇ ਹਰ ਇੱਕ ਮਿਲ ਜੁੱਟ ਕੇ ਰਹੇ ਹਨਾ ਇਹ ਸਾਰੇ ਤੋਂ ਉੱਨੀ ਸੌ ਇਕੱਤੀ ਵਿੱਚ ਨਹਿਰੂ ਦੁਆਰਾ ਤਿਆਰ ਕੀਤੇ ਗਏ। ਇਹਨਾਂ ਨੂੰ ਮੌਲਿਕ ਅਧਿਕਾਰਾਂ ਅਤੇ ਆਰਥਿਕ ਨੀਤੀ ਦੇ ਮਤੇ ਦਾ ਮੂਲ ਬਣਦੇ ਸਨ ਤੇ ਉੱਨੀ ਸੌ ਇਕੱਤੀ ਵਿੱਚ ਵੱਲਭ ਭਾਈ ਪਟੇਲ ਦੀ ਪਰਵਾਨਗੀ ਵਿੱਚ ਕ੍ਰਾਚੀ ਵਿੱਚ ਕਾਂਗਰਸ ਪਾਰਟੀ ਦੇ session ਦੁਆਰਾ ਇਹਨਾਂ ਨੂੰ ਪਰਵਾਨਗੀ ਵੀ ਦਿੱਤੀ ਗਈ ਸੀ

ਹਾਂਜੀ ਤੇ ਕਹਿੰਦੇ ਉੱਨੀ ਸੌ ਵੀਹ ਦੇ ਵੀਹ ਤੋਂ ਲੈ ਕੇ ਬਾਈ ਤੱਕ ਉਹਨਾਂ ਨੇ ਨਾ ਮਿਲਵਰਤਨ ਅੰਦੋਲਨ ਦੇ ਸਮਿਤ ਵਿੱਚ ਭਾਗ ਵੀ ਲਿਤਾ ਤੇ ਇਸ ਦੌਰਾਨ ਉਹਨਾਂ ਦੀ ਪਹਿਲੀ ਜਿਹੜੀ ਗ੍ਰਿਫ਼ਤਾਰੀ ਵੀ ਹੋ ਗਈ ਸੀਗੀ ਤੇ ਕੁਛ ਮਹੀਨੇ ਬਾਅਦ ਇਹਨਾਂ ਦੀ ਜਿਹੜੀ ਰਿਹਾਈ ਵੀ ਹੋ ਗਈ ਸੀ। ਹਾਂਜੀ ਹਾਂਜੀ ਬਿਲਕੁਲ ਕਿਉਂਕਿ ਇਹਨਾਂ ਨੇ ਜਿੱਦਾਂ ਨਾ ਮਿਲਵਰਤਨ ਅੰਦੋਲਨ ਦੇ ਵਿੱਚ ਵੀ ਹਿੱਸਾ ਲਿਆ ਸੀ ਹਨਾ ਅਹ ਜੋ ਕਿ ਗਾਂਧੀ ਜੀ ਦੇ ਨਾਲ ਸੀਗਾ ਅਹ ਜਿਹਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਸੀ ਤਾਂ ਕਿ ਸਾਨੂੰ ਆਜ਼ਾਦੀ ਮਿਲ ਸਕੇ।

ਇਹਨਾਂ ਨੇ ਮੰਗ ਵੀ ਕੀਤੀ ਸੀ ਪਾਰਟੀ ਨੂੰ ਕਿ ਬ੍ਰਿਟਿਸ਼ ਸਾਮਰਾਜ ਨਾਲ ਸਾਰੇ ਸੰਬੰਧ ਤੋੜ ਦਿੱਤੇ ਜਾਣ। ਹਾਂਜੀ ਮੈਂ ਉੱਨੀ ਸੌ ਛੱਬੀ ਤੋਂ ਉੱਨੀ ਸੌ ਅਠਾਈ ਤੱਕ ਉਹਨਾਂ ਨੇ ਜਵਾਹਰ ਲਾਲ ਨਹਿਰੂ ਨੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਰੂਪ ਅਹ ਰੂਪ ਦੇ ਵਿੱਚ ਕਾਰਯ ਵੀ ਕੀਤਾ ਸੀਗਾ ਤੇ ਉੱਨੀ ਸੌ ਅਠਾਈ ਤੋਂ ਉਣੱਤੀ ਤੱਕ ਉਹਨਾਂ ਨੇ

ਹਾਂਜੀ ਬਿਲਕੁਲ ਤੇ ਉੱਨੀ ਸੌ ਸਤਾਈ ਦੇ ਵਿੱਚ ਇਹਨਾਂ ਨੇ ਅਹ ਮਦਰਾਸ session ਵਿੱਚ ਗਾਂਧੀ ਜੀ ਦੀ ਆਲੋਚਨਾ ਦੇ ਬਾਵਜੂਦ ਆਜ਼ਾਦੀ ਲਈ ਉਸ ਮਤੇ ਨੂੰ ਪ੍ਰਵਾਨਗੀ ਦਿੱਤੀ ਸੀਗੀ, ਜੋ ਕਿ ਗਾਂਧੀ ਜੀ ਦੁਆਰਾ ਇੱਕ ਨਹਿਰੂ ਜੀ ਨੂੰ ਖੱਤ ਵੀ ਲਿਖਿਆ ਗਿਆ ਸੀ ਕਿ ਜੋ ਨੇ ਗੇ ਅਹ ਸੰਕਲਪ ਕਹਿ ਸਕਦੇ ਹਾਂ। ਜਿਹਨਾਂ ਨੂੰ ਤੋੜਨਾ ਤੋੜਨ ਲਈ ਕਿਹਾ ਗਿਆ ਸੀ ਪਰ ਉਹਨਾਂ ਨੇ ਉਹਨਾਂ ਦੀ ਅਹ ਪ੍ਰਵਾਨਗੀ ਤੋਂ ਬਿਨਾਂ ਹੀ ਉਸ ਨੂੰ ਲਾਗੂ ਕਰ ਦਿੱਤਾ ਸੀ। ਹਾਂਜੀ ਹਾਂਜੀ ਕਹਿੰਦੇ ਅਹ ਜਿਵੇਂ ਆਚਰਿਆ ਸੀਗੇ ਤੇ ਜਿਹਨਾਂ ਨੇ ਸਭ ਤੋਂ ਜ਼ਿਆਦਾ ਵੋਟ ਮਿਲਣ ਦੇ ਨਾਲ ਲੇਕਿੰਨ ਗਾਂਧੀ ਜੀ ਨੇ ਅਨ~ ਅਨੁਰੋਧ ਵਿੱਚ ਸਰਦਾਰ ਪਟੇਲ ਦਾ ਆਚਰਿਆ

ਜਿਸ ਵਿੱਚ ਬ੍ਰਿਟਿਸ਼ ਨੂੰ ਦੋ ਸਾਲ ਦੇ ਅੰਦਰ ਭਾਰਤ ਨੂੰ ਦਾ ਦਰਜਾ ਦੇਣ ਲਈ ਕਿਹਾ ਗਿਆ ਜੇਕਰ ਸਮਾਂ ਸੀਮਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੇ, ਤਾਂ ਕਾਂਗਰਸ ਸਾਰੇ ਭਾਰਤੀਆਂ ਨੂੰ ਪੂਰਨ ਆਜ਼ਾਦੀ ਲਈ ਲੜਨ ਦਾ ਸਜਾ, ਸੱਦਾ ਦੇਵੇਗੀ ਤੇ ਨਹਿਰੂ, ਜਿਹਨਾਂ ਨੇ ਅੰਗਰੇਜ਼ਾਂ ਨੂੰ ਦਿੱਤੇ ਗਏ ਸਮੇਂ ਤੇ

ਤੇ ਉਸਨੇ ਗਾਂਧੀ ਨੂੰ ਬ੍ਰਿਟਿਸ਼ ਤੌਰ ਤੇ ਕਾਰਵਾਈ ਕਰਨ ਲਈ ਵੀ ਮੰਗ ਕਰਨ ਲਈ ਦਬਾਅ ਪਾਇਆ। ਸਾਲ ਉਸਦਾ ਸਮਾਂ ਘਟਾ ਕੇ ਇੱਕ ਹੋਰ ਸਮਝੌਤਾ ਵੀ ਕਰ ਦਿੱਤਾ ਸੀਗਾ ਇਹਨਾਂ ਦੇ ਨਾਂ। ਹਾਂਜੀ ਨਿਰਮਾਣ ਪ੍ਰਾਪਤ ਕੀਤੀ ਸੀਗੀ ਸੀਗੀ ਹਨਾ।

ਬਿਲਕੁਲ ਬਿਲਕੁਲ ਹਾਂਜੀ। ਬਹੁਤ ਵਧੀਆ explain ਕਰ ਦਿੱਤਾ ਨਾ ਮੈਨੂੰ ਕਾਫ਼ੀ points ਮਿਲ ਗਏ ਆ, ਤੇ ਮੈਂ ਇਹਨਾਂ

ਹੋਈ ਤਾਂ ਮੈਂ ਤੁਹਾਨੂੰ ਹਨਾ ਦੁਬਾਰਾ call ਕਰੂੰਗੀ।

ਸ੍ਰੀ ਗੁਰੁ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਰੂਪ ਰੇਖਾ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਜਨਮ ਤੇ ਬਚਪਨ, ਵਿਆਹ ਤੇ ਸੰਤਾਨ, ਗੁਰਗੱਦੀ, ਸ੍ਰੀ ਗੁਰੂ ਹਰਿਮੰਦਰ ਸਾਹਿਬ ਸਰੋਵਰ

ਸਿੱਖਾਂ ਦੇ ਪੰਜਵੇਂ ਗੁਰੂ ਸਨ, ਆਪ ਸ਼ਹੀਦਾਂ ਦੇ ਸਿਰਤਾਜ ਸਨ ਕਿਉਂਕਿ ਕਿਉਂਕਿ ਆਪ ਨੇ ਆਪਣੇ ਪੈਰੋਕਾਰਾਂ ਵਿੱਚ ਧਰਮ ਦੀ ਖਾਤਰ ਕੁਰਬਾਨੀ ਦੇਣ ਦੀ ਪਿਰਤ ਪਾਈ ਤੇ ਆਪ ਦੀ ਸ਼ਹੀਦੀ ਨਾਲ ਸਿੱਖ ਧਰਮ ਸਿੱਖ ਧਰਮ ਜੁਝਾਰੂ ਰੂਪ ਧਾਰਨ ਕਰ ਗਿਆ, ਆਪ ਦੇ ਗੁਰੂ ਕਾਲ ਵਿੱਚ ਸਿੱਖ ਧਰਮ ਦਾ ਅਦੁੱਤੀ ਵਿਕਾਸ ਹੋਇਆ ਸ਼ਾਂਤੀ ਦੇ ਪੁੰਜ ਆਪ ਨੇ ਜਹਾਂਗੀਰ ਵੱਲੋਂ ਦਿੱਤੇ ਗਏ ਤਸੀਹੇ ਖਿੜੇ ਮੱਥੇ ਸਹਿਣ ਕੀਤੇ, ਇਸ ਲਈ ਆਪ ਨੂੰ ਸ਼ਾਂਤੀ ਦਾ ਪੁੰਜ ਕਿਹਾ ਜਾਂਦਾ ਹੈ, ਆਪ ਦੀ ਸ਼ਹਾਦਤ ਅਦੁੱਤੀ ਸੀ, ਕਿਸੇ ਕਵੀ ਦੇ ਅਨੁਸਾਰ ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਯਾਤ ਹੈ, ਹਿਯਾਤ ਕੋ ਹਿਯਾਤ ਹੈ ਵੋਹ ਮੌਤ ਵੀ ਹਿਯਾਤ ਹੈ। ਅਰਥਾਤ ਸ਼ਹੀਦਾਂ ਦਾ ਖੂਨ ਕੰਮ ਦਾ ਬੀਜ ਹੁੰਦਾ ਹੈ। ਜਨਮ ਅਤੇ ਬਚਪਨ ਜਨਮ ਤੇ ਬਚਪਨ, ਆਪ ਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਪੰਦਰਾਂ ਸੌ ਤਰੇਹਠ ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ, ਆਪ ਦੀ ਪਾਲਣਾ ਆਪ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਹੋਈ ਤੇ ਆਪ ਨੇ ਉਹਨਾਂ ਦੀ ਪ੍ਰਤਿਭਾ ਦੇਖ ਕੇ ਆਪ ਨੂੰ ਹਿਤਾ ਬਣਾ ਕੇ ਬੋਹਿਥਾ ਦਾ ਵਰ ਦਿੱਤਾ ਆਪ ਨੇ ਪੰਡਤ ਕੇਸੋ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵੀ ਵਿੱਦਿਆ ਪ੍ਰਾਪਤ ਕੀਤੀ, ਹੋਣਹਾਰ ਵਿਦਵਾਨ ਤੇ ਚਿਕਨੇ-ਚਿਕਨੇ ਪਾਤ ਦੇ ਕਥਨ ਅਨੁਸਾਰ ਆਪ ਜੀ ਦੀ ਵਿਦਵਤਾ ਅਤੇ ਸੋਝੀ ਬਚਪਨ ਵਿੱਚ ਹੀ ਉਜਾਗਰ ਹੋ ਗਈ। ਵਿਆਹ ਤੇ ਸੰਤਾਨ, ਆਪ ਜੀ ਦਾ ਵਿਆਹ ਮਓ ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਮਾਤਾ ਗੰਗਾ ਦੇਵੀ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਆਪ ਦੇ ਘਰ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ, ਗੁਰ ਗੱਦੀ ਗੁਰੂ ਰਾਮ ਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਸੁਯੋਗ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 ਤੇਰਾਂ ਜਨਵਰੀ, ਪੰਦਰਾਂ ਸੌ ਅਠਾਸੀ ਨੂੰ ਇਸ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਆਰੰਭ ਕੀਤਾ, ਆਪ ਨੇ ਇਸ ਦੀ ਨੀਂਹ ਸਿੱਧ ਸੂਫੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ, ਇਸ ਦੇ ਚਾਰ ਦ~ ਦਰਵਾਜ਼ੇ ਸਨ, ਚਾਰ ਦਿਸ਼ਾਵਾਂ ਵੱਲ ਰੱਖੇ, ਜਿਸ ਦਾ ਭਾਵ ਸੀ ਕਿ ਇਹ ਤੀਰਥ-ਅਸਥਾਨ ਚਾਰਾਂ ਵਰਨਾਂ, ਚਾਰਾ ਵਰਨਾਂ ਲਈ ਸਾਂਝਾ ਹੈ। ਛੋਲਾਂ ਸੌ ਇੱਕ ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਹੋਇਆ ਪੰਦਰਾਂ ਸੌ ਨੱਬੇ ਈਸਵੀ ਵਿੱਚ ਆਪ ਨੇ ਤਰਨਤਾਰਨ ਨਗਰ ਦੀ ਨੀਂਹ ਰੱਖੀ ਤੇ ਇੱਥੇ ਇੱਕ ਸਰੋਵਰ ਖੁਦਵਾਇਆ ਅਤੇ ਲਾਹੌਰ ਬਣਵਾਏ ਅਤੇ ਲਾਹੌਰ ਵਿੱਚ ਇੱਕ ਬਾਉਲੀ ਬਣਵਾਈ, ਆਪ ਨੇ ਕਰਤਾਰਪੁਰ ਵਿਖੇ ਗੰਗਾਸਰ ਨਾਂ ਦਾ ਸਰੋਵਰ ਖੁਦਵਾਇਆ। ਤੇ ਬਿਆਸ ਨਦੀ ਦੇ ਕੰਢੇ ਸ੍ਰੀ ਹਰਗ~ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।